ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਐ ਤੁਸੀ ਦੇਖ ਸਕਦੇ ਆਂ ਸਿਲੈਂਡਰ ਗੈਸ ਦਾ ਵਿਊ ਨਜ਼ਰ ਆ ਰਿਹੈ ਤੇ ਜਿਹੜੀ ਕੰਪਨੀ ਹੈਗੀ ਆ ਉਹਦਾ ਨਾਮ ਹੈਗਾ ਯਾ ਐਮ_ਐਸ ਘੋਲਾਨੀ ਗੈਸ ਸਰਵਿਸ ।

ਇਸ ਫੋਟੋ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਜਿਹੜਾ ਵਿਊ ਹੈਗਾ ਆ ਮਹਾਤਮਾ ਬੁੱਧ ਦੀ ਮੂਰਤੀ ਦਾ ਵਿਊ ਹੈਗਾ ਆ ਤੇ ਬਹੁਤ ਹੀ ਸੋਹਣਾ ਵਿਊ ਹੈਗਾ।

ਬਹੁਤ ਹੀ ਵਧੀਆ ਵਿਊ ਹੈਗਾ ਆ ਤੇ ਊਪਰ ਦੇਖ ਸਕਦੇ ਹਾਂ ਬੱਦਲ ਬਣੇ ਹੋਏ ਆ ਬੱਦਲ ਛਾਏ ਹੋਏ ਆ।

ਪੈਟਰੋਲ ਪੰਪ ਵੀ ਹੈਗਾ ਜਿਹਦੇ ਅੰਦਰ ਜੇ_ਸੀ_ਬੀ ਕਰੇਨ ਖੜੀ ਹੋਈ ਆ ਤੇ ਬਹੁਤ ਹੀ ਵਧੀਆ ਮਾਹੌਲ ਹੈਗਾ ਬਹੁਤ ਹੀ ਵਧੀਆ ਵਿਊ ਹੈਗਾ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਤੁਸੀਂ ਦੇਖ ਸਕਦੇ ਇੱਕ ਨਹਿਰ ਦਾ ਵਿਊ ਹੈਗਾ ਤੁਸੀਂ ਦੇਖ ਸਕਦੇ ਆ ਸਾਈਡਾਂ ਤੇ ਮਛੁਆਰੇ ਖੜੇ ਹੋਏ ਆ।

ਜੈਕਾਰੇ ਲਾਉਂਦੇ ਹੋਏ ਨਜ਼ਰ ਆ ਰਹੇ ਆ ਬਹੁਤ ਹੀ ਵਧੀਆ ਵਿਊ ਹੈਗਾ ਏ ਆ ਤੁਸੀਂ ਦੇਖ ਸਕਦੇ ਆਂ ਇੱਕ ਫੌਜੀ ਹੈਗਾ ਏ ਆ ਜੋ ਕਿ--

ਇਸ ਪਿੱਚਰ ਵਿਚ ਜਿਹੜਾ ਵਿਊ ਨਜਰ ਆ ਰਿਹਾ ਐ ਇੱਕ ਸ਼ੋ ਰੂਮ ਦਾ ਵਿਊ ਨਜਰ ਆ ਰਿਹਾ ਐ ਸ਼ੋ ਰੂਨ ਹੈਗਾ ਐ ਮੋਬਾਈਲ ਦਾ ਤੇ ਤੁਸੀ ਦੇਖ ਸਕਦੇ ਆ ਇੱਥੇ ਬਹੁਤ ਸਾਰੇ ਮੋਬਾਈਲ ਪਏ ਹੋਏ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਇਥੇ ਗੱਡੀਆਂ ਦੀ ਰਿਪੇਅਰ ਕੀਤੀ ਜਾਂਦੀ ਆ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਜਨਰਲ ਸਟੋਰ ਦਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੈ ਸਟੋਰ ਦੇ ਅੰਦਰ ਰੈਕ ਲੱਗੇ ਹੋਏ ਆ।

ਰੈਕ ਦੇ ਅੰਦਰ ਬਹੁਤ ਸਾਰਾ ਸਮਾਨ ਪਿਆ ਹੋਇਆ ਏ ਆ ਜਿਵੇਂ ਤੁਸੀਂ ਦੇਖ ਸਕਦੇ ਆ ਭੁਜੀਏ ਦੇ ਪੈਕਟ ਪਏ ਹੋਏ ਆ।

ਗੱਡੀ ਦਾ ਕਲਰ ਆ ਜਿਹੜਾ ਬਲੈਕ ਹੈਗਾ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜਨਰੇਟਰ ਵੀ ਲੱਗਾ ਹੋਇਆ ਬਹੁਤ ਹੀ ਵਧੀਆ ਮਾਹੌਲ ਹੈਗਾ ਜਿਹੜੀ ਇੱਥੋਂ ਦੀ ਡੈਕੋਰੇਸ਼ਨ ਆ ਉਹ ਵੀ ਬਹੁਤ ਸੋਹਣੀ ਆ।

ਪੇੜ ਪੌਦੇ ਲੱਗੇ ਹੋਏ ਆ ਦਰਖਤ ਲੱਗੇ ਹੋਏ ਆ ਫਲਾਵਰ ਵਗੈਰਾ ਲੱਗੇ ਹੋਏ ਆ ਜੋ ਕਿ ਦੇਖਣ ਨੂੰ ਬਹੁਤ ਸੋਹਣੇ ਲੱਗ ਰਹੇ ਆ।

ਕਿਆਰੀਆਂ ਬਣਾਈਆਂ ਜਾਂਦੀਆਂ ਏ ਆ ਤੇ ਜਿਹੜੀਆਂ ਫਸਲਾਂ ਹੁੰਦੀਆਂ ਏ ਐ ਫਸਲਾਂ ਵੀ--

ਹਾਥੀ ਦੇ ਉੱਤੇ ਜਿਹੜਾ ਬੰਦਾ ਖੜਾ ਏ ਆ ਉਹ ਕਰਤਬ ਦਿਖਾਂਦਾ ਹੋਇਆ ਨਜ਼ਰ ਆ ਰਿਹਾ ਏ ਆ।

ਗੱਡੀਆਂ ਦੇ ਕਲਰ ਹੈਗੇ ਆ ਵਾਈਟ ਹੈਗੇ ਆ ਗ੍ਰੇਯ ਹੈਗੇ ਆ ਹੋਰ ਵੀ ਬਹੁਤ ਸਾਰੇ ਕਲਰ ਹੈਗੇ ਆ ਦੇਖਣ ਨੂੰ ਬਹੁਤ ਹੀ ਵਧੀਆ ਮਾਹੌਲ ਹੈਗਾ ਆ।

ਆਸੇ ਪਾੱਸੇ ਦਾ ਮਾਹੌਲ ਬਹੁਤ ਵਧੀਆ ਹਿਗਾਆ ਦੇਖ ਸਕਦੇ ਹਾਂ ਡੈਕੋਰੇਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੋਇਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਹੈਗਾ ਤੁਸੀ ਦੇਖ ਸਕਦੇ ਹੋ ਇੱਕ ਘੱਰ ਦਾ ਵਿਊ ਹੈਗਾ ਘੱਰ ਬਣ ਰਿਹਾ ਦੇਖ ਸਕਦੇ ਹੋ ਬਾਈ ਹਾਂ ਨੀਹਾਂ ਭਾਰਦੇ ਹੋਏ ਮਜ਼ਦੂਰ ਨਜਰ ਆਂਦੇ ਪਏ ਹਾਂ ਤੇ।